ਨਹੀਂ ਮੈਂ ਦੁਕਾਨਾਂ ਵਿਹਲੀਆਂ ਕਰਦੀ ਰਹਿੰਦੀ ਹੈ ਸੂਟਾਂ ਵਾਲੀਆਂ ਤਾਂ ਅੱਜ ਕਹਿੰਦੇ ਮੇਰੇ

ਗੱਲਾਂ ਨਾ ਬਹੁਤੀਆਂ ਕਰਿਆ ਕਰ ਇੰਨੀ ਭੁੱਖ ਨੀ ਭੁੱਖ ਨੀ ਆੜੀਏ ਪਤਾ ਕੀ ਪੈਂਟਾਂ ਵਾਂ ਤੇ ਪੈਟਾਂ ਤੈਨੂੰ ਪਤਾ ਮੈਂ ਨੀ meeting ਤੇ ਕਦੇ ਪਾ ਕੇ ਗਈ ਉੱਦਣ ਮੈਂ ਪਾ ਕੇ ਗਈ ਹਨਾ ਇੱਥੇ ਨੀ ਪਿੰਡ ਹੀ ਆਪਣੇ ਤੇ ਮੈਨੂੰ ਤਾਂ ਵੀ ਆਪਣੇ ਆਪ ਚ ਬੜੀ ਬੁਰੀ ਜਿਹੀ ਲੱਗੀ ਸੀਗੀ

ਰੁੱਤਾਂ ਦਾ ਪਾ ਲਈ।

ਨਹੀਂ ਮੈਂ ਤਾਂ ਪੰਜਾਂ ਮਿੰਟਾਂ ਤੋਂ ਪਹਿਲਾਂ ਮਰ ਜਾਣਾ ਬੁੜਕ ਜਾਣਾ ਮੈਂ ਤਾਂ time ਨਾਲ ਹੀ

ਉਹ ਤੇ ਚੰਗੀ ਭਲੀ ਹੈਗੀ ਸੋਹਣੀ

ਇਹਦੇ ਲਾਗੇ ਬੜਾ ਆਉਂਦੀ ਰਹੀ ਇਹ ਸਿਆਲੀ ਦੇ ਨਾ ਅਸੀਂ ਨਾ ਇੱਕ ਧੂਹੇ ਦੇ ਬੈਠੇ ਹੋਣਾ ਤੇ ਨਾ ਉਹਨੇ ਇਹਨੇ ਪਤਾ ਜਾਣਾ ਆਹੇ ਇਹ ਦੇਈਂ ਹਾਂ ਪੈਸੇ ਮੈਨੂੰ ਉਹਨੇ ਕਹਿਣਾ ਉਹ ਉਹ ਖਰਚੇ ਉਹ ਤੇ ਖ਼ਰਚੇ ਵੀ ਗਏ ਆੜਿਆ।

ਜਿਹੜੀ ਗੱਲ ਕਹਿਣੀ ਨਾ ਇਹਨੂੰ ਕਿ ਆਹ ਚੀਜ਼ ਨਹੀਂ ਚਾਚਾ ਨਿੰਦਰ ਕਹੂਗਾ ਤੇ ਮੈਂ ਕਰ ਲਊਂਗੀ ਚਾਚਾ ਨਿੰਦਰ, ਬਸ ਇੰਨਾ ਤੇ ਭਾਵੇਂ ਕਹਿੰਦੀ ਮਾਸੀ ਕਿਹਾ ਵੀ ਨਿੰਦਰ ਆਹ ਕਹੂਗਾ ਤੇ ਮੈਂ ਕਰ ਲਵਾਂਗੀ।

ਪਰ ਉਹ ਕਹਿ ਦਿੰਦੀ ਚਾਚਾ ਨਿੰਦਰ ਅਖੇ ਚੰਗਾ ਵਾ ਗਾ ਚਾ ਗਾਉਂਦੀ ਇਹਦੀਆਂ ਤੇ ਕਿਤੇ ਮੈਂ ਨੀ ਉਹਦਾ ਮੂੰਹ ਸੁੱਕਦਾ

ਜਦੋਂ ਬੰਦਾ ਸਹੀ ਹੋਏ ਤੇ ਉਹਨੂੰ ਸਹੀ ਨੂੰ ਸਹੀ ਕਹਿਣਾ।

ਤੂੰ ਤੇ ਸਹੀ ਸੀ ਉਹ ਥੋੜ੍ਹਾ ਉਹ ਭਲਾਂ ਕੀ ਕਹਿੰਦੀ ਸੀ ਕਹਿੰਦੀ ਨਾ ਚਾਚਾ ਨਿੰਦਰ ਕਹੂਗਾ ਵੀ ਆਹ ਕੰਮ ਕਰ ਲਾ ਮੈਂ ਕਰ ਲੈਣਾ।

ਨਿੰਦਰ ਨਿੰਦਰ ਕਹਿੰਦਾ ਹੁੰਦਾ ਤੇ ਕਹਿੰਦਾ ਵੀ ਨਹਾ ਕੇ ਆਇਆ ਕਰ। ਨਾ ਭਰਾ ਨਾ ਕਿ ਨਹੀਂ

ਮੈਂ ਕਹਿ ਪੈ ਜਾਨੀ ਉਹਨੂੰ ਮੈਂ ਪੈ ਜਾਨੀ ਉਹਨੂੰ, ਮੈਂ ਕਿਹਾ ਮੇਰੇ ਲਾਗੇ ਆਉਣਾ ਤੇ ਨਹਾ ਧੋ ਕੇ ਤੇ ਸੋਹਣੇ ਲੀੜੇ ਪਾ ਕੇ ਤੇ ਫਿਰ ਨਾ boy cutting ਜਿਹੜੀ ਕੀਤੀ ਹੁੰਦੀ ਉਹਨੇ

ਪੋ ਮੈਂ ਕਿਹਾ ਉਹ ਕੋਠੇ ਤੇ ਪਤਾ ਨੀ ਕਿਹੜਾ ਚੜ੍ਹ ਕੇ ਵੇਖਣ

ਹੁੰਦੇ ਆ ਨਾ ਇਸ ਵੇਲੇ ਮੰਜੇ ਮੁੰਜੇ ਡਾਹ ਲੈਂਦੇ ਆ ਮੰਨ ਹੋਣੀਂ ਵੀ ਸੋਂਦੇ ਹੁੰਦੇ ਕਿਉਂ ਮਨ।

ਲੈ ਵੀ ਆਪਾਂ ਨੀ ਕਦੇ ਕੋਠੇ ਤੇ ਸੁੱਤੇ

ਮੰਨ ਮੈਨੂੰ ਕਹਿਣਡੀ ਸੀ ਵਿਹੜੇ ਚ ਮੰਜੀਆਂ ਡਾਹੀਆਂ ਮੈਂ ਕਿਹਾ ਮੈਨੂੰ ਤਾਂ ਏਦਾਂ ਹੁੰਦਾ ਜਿੱਦਾਂ ਕੋਈ ਚੀਜ਼ ਉੱਤੋਂ ਡਿੱਗ ਪੈਣੀ। ਆਹੋ ਕਹੇਗਾ ਕਹਿੰਦਾ ਹਾਏ ਮੇਰੇ ਤਾਂ ਉੱਤੇ ਕਿਸੇ ਨੇ ਚੁੰਨੀ ਪਾ ਦੇਣੀ

ਮਾਸੀ ਨੇਹਾਂ ਇੱਥੇ ਆਉਂਦੀ ਹੁੰਦੀ ਸੀ ਨਾ ਉਦੋਂ ਪੈਂਦਾ ਹੁੰਦਾ ਸੀ ਇੱਥੇ ਬਾਹਰੇ ਪੈਂਦਾ ਰਿਹਾ ਟੇਚੀਆਂ ਲਾਉਂਦਾ ਹਨੇਰੇ ਉੱਠ ਕੇ ਅੰਦਰ ਆਉਂਦਾ ਰਿਹਾ ਨਹੀਂ ਨਹੀਂ ਮੰਨ ਦੱਸਾਂ ਕੀ ਆ ਜਦੋਂ ਆਹ ਗਿਆਰਾਂ ਕੁ ਵੱਜਦੇ ਹੁੰਦੇ ਸੀ ਨਾ ਤੇ ਮੈਂ ਨਿਕਲ ਜਾਂਦਾ ਹੁਨਾ ਅੰਦਰ ਮੈਨੂੰ ਪਤਾ ਨਾ ਮੈਨੂੰ ਚੇਤਾ ਵਾ ਮੈਂ ਹੋਰ ਤਰ੍ਹਾਂ ਹੁੰਦਾ ਜਿੱਦਾਂ ਨਾ ਖੁੱਲਾ ਜਿਹਾ ਥਾਂ ਜਿੱਦਾਂ ਪਤਾ ਨੀ ਕੀ ਪੈ ਜਾਣਾ

ਨਹੀਂ ਤੈਨੂੰ ਹੁੰਦਾ ਹੁੰਦਾ ਪਰ ਮੈਨੂੰ ਬਾਹਰ ਨੀਂਦ ਨੀ ਆਉਂਦੀ ਬਾਹਰ ਰੱਖ ਕੇ ਕੂਲਰ ਲਾ ਲੈਨੇ ਅੰਦਰ ਨੂੰ ਮੂੰਹ ਕਰਕੇ ਕੂਲਰ ਦਾ ਤੇ ਪੱਖਾ ਲੱਗਾ ਹੁੰਦਾ ਉੱਤੇ, ਐਂ ਆਰਾਮ ਨਾਲ ਸ਼ਾਂਤੀ ਨਾਲ ਸੋਈਂਦਾ। ਤੇ AC ਬਣ ਜਾਂਦਾ ਹੋਣਾ ਬਾਹਰ ਕੂਲਰ ਲਾਇਆਂ ਤੇ

ਅੰਦਰੇ ਛੱਤ ਵਾਲਾ ਪੱਖਾ ਲੱਗਾ ਹੁੰਦਾ ਬਾਹਰ ਰੱਖ ਕੇ ਕੂਲਰ ਆਪਾਂ ਅੰਦਰ ਨੂੰ ਮੂੰਹ ਕਰਕੇ ਲਾਈਦਾ ਬਾਹਰੋਂ ਠੰਢੀ ਹਵਾ

ਤੇ ਚਲੇ ਜਾਣਾ ਸੀ ਤੂੰ ਆਇਆ ਤਾਂ ਹੈ ਸੀ ਬੰਦੇ

ਨਾ ਭਰਾ ਮੈਂ ਨੀ ਜਾਣਾ ਖਸਮਾਂ ਨੂੰ ਖਾਣ

ਉਹ ਬੜਾ ਜ਼ੋਰ ਲਾਉਂਦੀਆਂ ਵਾਂ ਉਹਨਾਂ ਦੇ ਭਰਾ ਬੜਾ ਜ਼ੋਰ ਲਾਉਂਦੇ ਆ ਆਂਟੀ ਤੁਸੀਂ ਮਾਰੇ ਪਾਸ ਜ਼ਰੂਰ ਆਣਾ ਮੈਂ

ਹਾਂ ਵੀ ਸਾਡੇ ਕੋਲ ਆਇਓ ਜ਼ਰੂਰ ਤੁਸੀਂ ਹਾਂ ਬੜਾ ਕਹਿੰਦੇ ਉਹ ਕਹਿੰਦੇ ਵੀ ਸਾਡੇ ਕੋਲ ਆਇਓ

ਮੇਰੀ ਗੱਲ ਸੁਣੋ ਬਾਦਾਮ ਅਖਰੋਟ ਉੱਧਰ ਸਸਤੇ ਮਿਲਦੇ ਆ ਨਾ ਹਾਂ

ਆਹੋ ਤੇ ਉੱਧਰੋਂ ਸਗੋਂ ਉਹ ਸਸਤੇ ਮਿਲਦੇ ਆ ਉੱਧਰ ਤੇ ਮੇਰੇ ਹਿਸਾਬ ਨਾਲ ਹੋਣੇ ਤਿੰਨ ਕੁ ਸੌ ਰੁਪਏ

ਜਦੋਂ ਗਿਆ ਨੀ ਸੀ ਤੇ ਕਹਿ ਘੱਲੇ ਕਿਸੇ ਦੇ ਹੱਥ ਕਿ ਗਿਰੀਆਂ ਘੱਲੀਆਂ ਕਾਜੂ ਬਾਦਾਮ।

ਤੇ ਉਹਨੇ ਸਾਡੇ ਘਰ ਦੇ ਕੇ ਹੀ ਨੀ ਗਿਆ।

ਨਹੀਂ ਉੱਧਰ ਸਸਤੇ ਹੈ ਇੱਧਰ ਹੀ ਹੈ ਤਿੰਨ ਚਾਰ ਸੋ ਭਰਾਵਾ। ਉਹਨੂੰ ਕੇਸੂ ਨੂੰ ਪਤਾ ਹੋਣਾ ਕੇਸੂ ਨੂੰ ਪੁੱਛ ਲਈ। ਨਹੀਂ ਨਹੀਂ ਉੱਧਰ ਕੇਸੂ ਨੂੰ ਫ਼ੋਨ ਕਰਕੇ ਪੁੱਛ ਲਈ। ਯਾਰ ਮਾਰੂਗਾ ਚੱਕਰ ਤੇ ਮੰਗਾਵਾਂਗੇ ਯਾਰ

ਉਹ ਨਾ ਬੜਾ ਵਧੀਆ ਬੜਾ ਵਧੀਆ ਉਹਨਾਂ ਦਾ time pass ਹੁੰਦਾ ਵਾ ਦੋ ਚਾਰ piece ਰੱਖ ਲਓ ਤੇ ਭੰਨੀ ਜਾਓ ਤੇ ਖਾਈ ਜਾਓ

ਤੇ time pass ਨਿਕਲ ਜਾਂਦਾ ਕਮ ਸੇ ਕਮ ਦਸ piece ਤੋੜਨੇ ਹੋਣ ਆਪਾਂ ਤੇ ਅੱਧਾ ਘੰਟਾ ਲੱਗ ਜਾਂਦਾ ਹੈ ਉਹ ਅੱਧਾ ਘੰਟਾ ਐਂ ਮਜ਼ੇ ਨਾਲ ਨਿਕਲ ਜਾਂਦਾ time pass ਹੁੰਦਾ ਮੈਂ ਤਾਂ ਮੂੰਫ਼

ਚੱਲ ਮੇਰੀ ਗੱਲ ਸੁਣੋ ਦੋਵੇਂ ਜਾਣੇ ਹੁਣ ਨਾ ਲਓ ਡਾਹ ਤੇ ਚਾਦਰਾ ਲਓ ਉੱਤੇ ਲੈ ਤੇ ਸੌਂ ਜਾਓ ਘੂਕ ਹੋ ਕੇ ਚੰਗਾ।

ਇਸ ਵਿਚ ਮੈਂ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਾਂਗਾ। ਅੱਜ ਕੱਲ ਮੈਂ ਓਸੇ ਦੀ ਕਹਾਣੀ ਉੱਤੇ ਕੰਮ ਕਰ ਰਿਹਾ ਹਾਂ ਪਰ ਤੂੰ ਤੇ ਕਿਹਾ ਸੀ ਕੇ ਇਸ ਲਾਈਨ ਵਿੱਚ ਕਾਰੋਬਾਰੀ ਹੋਣ ਦੀ ਲੋੜ ਏ। ਜੇ ਸ਼ਾਂਤਾ ਰਾਮਵਰਗੇ ਡਾਇਰੈਕਟਰ ਨੂੰ ਸਮਝੌਤਾ ਕਰਨਾ ਪਿਆ ਏ ਤਾਂ ਕੀ ਤੈਨੂੰ ਨਹੀਂ ਕਰਨਾ ਪਵੇਗਾ? ਬਲਰਾਜ ਮੈਂ ਇਸ ਨਵੀਂ ਪ੍ਰਸਤਿਥੀ ਨੂੰ ਇੱਕ ਵੰਗਾਰ ਦੇ ਰੂਪ ਵਿੱਚ ਵੇਖਦਾ ਹਾਂ। ਤੂੰ ਵੀ ਤੇ ਮੈਂ ਵੀ ਸਾਹਿਤ ਰਾਹੀਂ ਤੇ ਨਾਟਕਾਂ ਰਾਹੀਂ ਸੱਚੀ ਯਥਾਰਥ ਵਾਦੀ ਕਲਾ ਦਾ ਅਧਿਐਨ ਕਰ ਚੁੱਕੇ ਆਂ ਓਹਦੀ ਆਪਣੀ ਇੱਕ ਆਪਣੀ ਤਕਨੀਕ ਹੁੰਦੀ ਏ ਜਨਤਾ ਆਪਣੇ ਜੀਵਨ ਨੂੰ ਸਹੀ ਤੇ ਸੱਚੇ ਰੰਗਾਂ ਵਿੱਚ ਵੇਖਣ ਦੀ ਸਦਾ ਚਾਹਵਾਨ ਹੁੰਦੀ ਐ, ਜੇ ਫ਼ਿਲਮਕਾਰ ਇਸ ਭੁੱਖ ਨੂੰ ਮਿਟਾਉਣ ਲਈ ਨਿਰੋਆ ਭੋਜਨ ਪੇਸ਼ ਕਰਨ ਦੀ ਵਿੱਤ ਰੱਖਦਾ ਹੋਵੇ ਤਾਂ ਫੇਰ ਨਾਚ ਗਾਣੇ ਤੇ ਚਟਣੀਆਂ ਮਸਾਲੇ ਜਰੂਰੀ ਨਹੀਂ ਰਹਿੰਦੇ। ਚੇਤਨ ਨੇ ਇਹ ਐਸੀ

ਗਰਮੀਆਂ ਦਿਆਂ ਛੁੱਟੀਆਂ ਸਨ। ਮੈਂ ਲਾਹੋਰੋ ਪਿੰਡੀ ਆਇਆ। ਰੋਜ਼ ਸਿਨੇਮੇ ਵਿੱਚ ਓਹੀ ਸਿਨੇਮਾ ਜਿਸ ਦਾ ਉਦਘਾਟਨ ਆਫ਼ ਨਾਲ ਹੋਇਆ ਸੀ। ਪ੍ਰਭਾਤ ਫਿਲਮ ਕੰਪਨੀ ਦੀਆਂ ਫਿਲਮਾਂ ਦੁਨੀਆ ਨਾਂ ਮਾਨੈ ਲੱਗੀ ਹੋਈ ਹੈ। ਮੈਂ ਵੇਖਣ ਚਲਾ ਗਿਆ ਮੈਂ ਪਹਿਲਾਂ ਕਹਿ ਆਇਆ ਹਾਂ ਕੀ ਸੱਭਿਆਚਾਰਕ ਤੌਰ ਤੇ ਉਦੋਂ ਪਿੰਡੀ ਇੱਕ ਪੱਛੜਿਆ ਹੋਇਆ ਸ਼ਹਿਰ ਸੀ ਮੈਨੂੰ ਯਕੀਨ ਨਹੀਂ ਸੀ ਕੀ ਲੋਕੀਂ ਓਸ ਫਿਲਮ ਨੂੰ ਜਰਾ ਵੀ ਪਸੰਦ ਕਰਨਗੇ। ਪਰ ਵੇਖਿਆ ਹਾਲ ਖਚਾ ਖਚ ਭਰਿਆ ਹੋਆ ਸੀ, ਪੰਜ ਆਨੇ ਤੇ ਦੱਸ ਆਨੇ ਵਾਲਿਆਂ ਸੀਟਾਂ ਉੱਤੇ ਓਹੀ ਪਠਾਣੀ ਕਿਸਮ ਦੇ ਮੁਸਲਮਾਨ ਬੈਠੇ ਹੋਏ ਸਨ, ਜੋ ਆਪ

ਪ੍ਰੋਫੇਸੋਰ ਅੰਗਰੇਜ ਕਵੀ ਦੀ ਕਵਿਤਾ ਪੂਰੀ ਦੀ ਪੂਰੀ ਗਾ ਕੇ ਸੁਣਾਉਂਦੀ ਹੈ। ਕਾਫੀ ਲੰਮੀ ਕਵਿਤਾ ਹੈ ਤੇ ਦਰਸ਼ਕਾਂ ਦਾ ਦਸਵਾਂ ਹਿੱਸਾ ਵੀ ਅੰਗਰੇਜੀ ਨਹੀ ਸੀ ਸਮਝਦਾ ਤੇ ਲੇ ਗਿਆ ਅਤੇ ਦੋਬਾਰਾ ਦੱਸਿਆ ਕੇ ਮੈਂ ਓਹਨਾਂ ਦੀ ਫਿਲਮ ਤੋਂ ਮੈਂ ਕਿਤਨਾ ਪ੍ਰਭਾਵਿਤ ਹੋਇਆ ਹਾਂ ਓਹਨਾਂ ਜਵਾਬ ਦਿੱਤਾ ਕੀ ਓਹ ਵੀ ਮੇਰੇ ਨਾਮ ਤੋਂ ਨਾਂ ਵਾਕਫ਼ ਨਹੀਂ

ਮੇਰੀਆਂ ਕਹਾਣੀਆਂ? ਮੈਂ ਰੁਕ ਰੁਕ ਕੇ ਕਿਹਾ। ਓਹ ਕਹਿਣ ਲੱਗੇ ਜੀ ਹਾਂ ਹੰਸ ਵਿਸ਼ਾਲ ਭਾਰਤ ਤੇ ਹੋਰ ਵੀ ਪਤਰਕਾਵਾਂ ਸਾਡੇ ਕੋਲ ਆਉਂਦੀਆਂ ਨੇ ਜੇ ਤੁਹਾਨੂੰ ਆਪਣੀ ਕਿਸੇ ਕਹਾਣੀ ਬਾਰੇ ਵਿਸ਼ਵਾਸ ਹੋਵੇ ਕੀ ਉਸ ਉੱਤੇ ਵਧੀਆ ਫਿਲਮ ਬਣ ਸਕਦੀ ਹੈ ਤਾਂ ਅਵਸ਼ ਸਾਡੇ ਕੋਲ ਭੇਜਣਾ। ਤੁਹਾਨੂੰ ਕਿਸੇ ਹੋਰ ਲੇਖਕ ਦੀ ਰਚਨਾ ਵੀ ਪਸੰਦ ਆਵੈ ਤਾਂ ਉਹ ਵੀ ਭੇਜ ਦਿਉ। ਅਸੀਂ ਉੱਤਮ ਤੋਂ ਉੱਤਮ ਸਾਹਿਤ ਨੂੰ ਫਿਲਮਾਉਣਾ ਚਾਹੁੰਦੇ ਹਾਂ। ਬਾਰੀ ਵਿੱਚੋਂ ਬਾਹਰ ਸਟੂਡੀਓ ਦੇ ਵਿਸ਼ਾਲ ਅਹਾਤੇ ਵਿੱਚ ਸ਼ੂਟਿੰਗ ਲਈ ਖੜਾ ਕੀਤਾ ਦੋ ਦੋ ਤਿੰਨ ਤਿੰਨ ਮੰਜੀਲੇ ਮਕਾਨਾਂ ਦਾ ਇੱਕ ਮੋਹਲਾ ਦਿਸ ਰਿਹਾ ਸੀ। ਇਹ ਕੱਪੜੇ ਨਾਲ ਜੜੀਆਂ ਲੱਕੜੀਆਂ ਦਿਆਂ ਚੁਗਾਠਾਂ ਨਹੀਂ ਸਨ, ਜਿਨਾਂ ਨੂੰ ਫਿਲਮਾਂ ਵਿੱਚ ਦਾਖਿਲ ਹੋਣ ਪਿੱਛੋਂ ਮੈਂ ਵੇਖ ਵੇਖਕੇ ਅਕ ਗਿਆ ਹਾਂ ਇਹ ਇੱਟ ਗਾਰੇ ਦੇ ਪੱਕੇ ਮਕਾਨ ਸਨ। ਸਿਰਫ਼ ਛੱਤਾਂ ਨਹੀਂ ਸਨ ਪਈਆਂ, ਦੂਰੋਂ ਵੇਖਿਆ ਓਹਨਾਂ ਦੀ ਅਧੂਰੀ ਜਿਹੀ ਸਮਪੂਰਨਤਾ ਮਨ ਵਿੱਚ ਅਜੀਬ ਜਿਹੀ ਬੇਚੈਨੀ ਪੈਦਾ ਕਰਦੀ ਸੀ। ਪ੍ਰਭਾਤ ਫਿਲਮ ਕੰਪਨੀ ਦੇ ਨਿਰਮਾਤਾਵਾਂ ਦਾ ਯਥਾਰਥ ਵਾਦੀ ਦ੍ਰਿਸਟੀ ਕੋਣਾਂ ਦਾ ਓਹ ਸ਼ਾਨਦਾਰ ਸਬੂਤ ਪੇਸ਼ ਕਰ ਰਹੀਆਂ ਸਨ ਤੁਸੀਂ ਸਟੂਡੀਓ ਵੇਖਣਾ ਚਾਹੋਗੇ ਸ਼ਾਂਤਾ ਰਾਮ ਨੇ ਪੁੱਛਿਆ? ਕਲਕੱਤੇ ਵਿੱਚ ਦਾ ਸਟੂਡੀਓ ਮੈਂ ਵੇਖ ਚੁੱਕਿਆ ਹਾਂ। ਇਸ ਲਈ ਸਟੂਡੀਓ ਵੇਖਣ ਦੀ ਮੈਨੂੰ ਖਾਸ ਜਰੂਰਤ ਮਹਿਸੂਸ ਨਹੀਂ ਹੋ ਰਹੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਆਸ ਤੋਂ ਵੱਧ ਮੁਰਾਦ ਮਿਲ ਗਈ ਏ। ਮੈਨੂੰ ਇੰਝ ਲੱਗਾ ਜਿਵੇਂ ਮੈਂ ਇੱਕ ਪਵਿੱਤਰ ਤੇ ਸੁੱਚੀ ਥਾਂ ਉੱਤੇ ਬੈਠਾ ਹੋਇਆ ਸੀ ਜਿਵੇਂ ਓਹ ਵੀ ਸ਼ਾਂਤੀ ਨਿਕੇਤਨ ਜਾ ਸੇਵਾ ਗ੍ਰਾਮ ਦਾ ਹੀ ਇੱਕ ਭਾਗ ਸੀ ਮੈਨੂੰ ਮਾਨ ਜਿਹਾ ਮਹਿਸੂਸ ਹੋ ਰਿਹਾ ਸੀ। ਜਿਵੇਂ ਇਹੋ ਜਿਹੇ ਮਹਾਨ ਵਿਅਕਤੀ ਦਾ ਵਿਅਰਥ ਗਾਲਾਂ ਵਿਚ ਵਖਤ ਜਾਇਆ ਕਰਨਾ ਮੈਨੂੰ ਕਸੂਰ ਜਾਪਣ ਲੱਗ ਪਿਆ ਸੀ। ਇਹ ਸੀ ਪ੍ਰਭਾਤ ਸਟੂਡੀਓ ਤੇ ਉਸਦੇ ਰੂਹੇ ਰਵਾਂ। ਸ਼ਾਂਤਾ ਰਾਮ ਨਾਲ ਮੇਰੀ ਪਹਿਲੀ ਪਹਿਚਾਣ, ਜਿਸਤੋਂ ਅੰਦਾਜ਼ਾ ਹੋ ਸਕਦਾ ਹੈ ਕੀ ਚਾਰ ਵਰਿਆਂ ਬਾਅਦ ਮੈਂ ਓਹਨਾਂ ਦੀ ਨਵੀਂ ਫਿਲਮ ਨੂੰ ਕਿਤਨੇ ਚਾ ਨਾਲ

ਪਰ ਮੇਰੀਆਂ ਸਾਰੀਆਂ ਉਮੀਦਾਂ ਖਾਕ ਵਿੱਚ ਮਿਲ ਗਈਆਂ ਇੰਝ ਜਾਪਿਆ ਜਿਵੇਂ ਮੈਨੂੰ ਕਿਸੇ ਪਹਾੜ ਦੀ ਚੋਟੀ ਤੋਂ ਹੇਠਾਂ ਪਟਕ ਦਿੱਤਾ ਗਿਆ ਹੋਵੇ ਕਲਾ ਦੀਆਂ ਸਾਰੀਆਂ ਕਦਰਾਂ ਕੀਮਤਾਂ ਉੱਪਰ ਜਿਵੇਂ ਫੇਰ ਦਿੱਤੀ ਗਈ ਹੋਵੇ ਸੰਸਕ੍ਰਿਤ ਦਾ ਮੈਨੂੰ ਬਚਪਣ ਤੋਂ ਹੀ ਸ਼ੌਂਕ ਰਿਹਾ ਹੈ ਤੇ ਅਭੈ ਗਈਆਂ ਸ਼ਕੁਂਤਲਮ ਨੂੰ ਮੈਂ ਕੋਮਲ ਅਨੁਭੂਤੀਆਂ ਦਾ ਪੁਸ਼ਪ ਅਹਾਰ ਮਨ ਲਾਂ ਸ਼ਾਂਤਾ ਰਾਮ ਜਿਹਾ ਡਾਇਰੈਕਟਰ ਓਹਨੂੰ ਐਨਾਂ ਗੁਰਲਕ ਤੇ ਭੱਦਾ ਬਣ ਕੇ ਪੇਸ਼ ਕਰੇਗਾ ਦਿਲ ਮਨਣ ਨੂੰ ਤਿਆਰ ਨਹੀਂ ਸੀ ਹੁੰਦਾ ਮੇਰੀ ਆਤਮਾ ਬੜੀ ਵਿਆਕੁਲ ਹੋ ਗਈ।

ਖੱਦਰ ਦਾ ਕੁਰਤਾ ਪੰਜਾਮਾਂ ਪਾਈ ਚਿਤਨਾਨੰਦ ਖੜਾ ਹੈ। ਗੋਰਮੇਂਟ ਕਾਲਜ ਲਾਹੋਰ ਵਿੱਚ ਚਿਤਨਾਨੰਦ ਤੇ ਮੈਂ ਇਕੱਠੇ ਪੜ੍ਹੇ ਸਨ, ਭਾਵੇਂ ਓਹ ਮੇਰੇ ਤੋਂ ਦੋ ਜਮਾਤਾਂ ਪਿੱਛੇ ਸੀ

ਅਤੇ ਖੁਸ਼ ਮਿਜਾਜ ਸ਼ਕਸ਼ਿਆਤ ਗਿਣ ਕੇ ਰੰਡਿਆਇਆ ਤੇ ਵਿਗਾੜਿਆ ਜਾਂਦਾ ਸੀ। ਜਦੋਂ ਮੈਂ ਬੁਲਾਇਆ ਤਾਂ ਰਵਾਨਾ ਹੋਇਆ ਸਾਂ ਤੇ ਚੇਤਨ ਜਿਹਦਾ ਰੋਲ ਸਕੂਲ ਵਿੱਚ ਅਧਿਆਪਕ ਅਚਾਨਕ ਓਹਨੂੰ ਮੁੰਬਈ ਵਿੱਚ ਵੇਖ ਕੇ ਹੈਰਾਨੀ ਹੋਈ ਤੇ ਰਜਵੀਂ ਖੁਸ਼ੀ ਵੀ। ਚੇਤਨ ਨੇ ਦੱਸਿਆ ਕੀ ਓਹ ਪੜ੍ਹਾਉਣਾ ਛੱਡ ਕੇ ਫਿਲਮਾਂ ਵਿੱਚ ਆ ਗਿਆ ਹੈ ਤੇ ਇਸ ਵੇਲੇ ਤਿੰਨ ਚਾਰ ਫਿਲਮਾਂ ਵਿੱਚ ਹੀ ਰੋਲ ਹੈ। ਜੇ ਮੈਂ ਗਲਤੀ ਨਹੀਂ ਕਰਦਾ ਤਾਂ ਨਰਗਿਸ ਸਬ ਤੋਂ ਪਹਿਲਾਂ ਚੇਤਨ ਨਾਲ ਹੀ ਹੈਰੋਇਨ ਆਈ ਸੀ। ਬੈਂਕ ਵਿੱਚ ਖੜ੍ਹੇ ਖੜ੍ਹੇ ਬਹੁਤੀਆਂ ਗੱਲਾਂ ਨਹੀਂ ਸਨ ਹੋ ਸਕਦੀਆਂ। ਚੇਤਨ ਨੇ ਦੂਜੇ ਦਿਨ ਸਾਨੂੰ ਰੋਟੀ ਲਈ ਤੇ ਬੁਲਾ ਲਿਆ। ਓਦੋਂ ਓਹਦਾ ਘਰ ਬਾਂਦਰੇ ਵਿੱਚ ਪਾਲੀ ਹਿਲ ਤੇ ਹੁੰਦਾ ਸੀ। ਓਸ ਪਹਾੜੀ ਨੂੰ ਵੇਖ ਕੇ ਸਾਨੂੰ ਇੰਝ ਲੱਗਾ ਜਿਵੇਂ ਕਿਸੇ ਪਹਾੜੀ ਨਗਰ ਵਿੱਚ ਆ ਗਏ ਹੋਈਏ।

ਪਹਾੜ ਦੀ ਢਲਾਨ ਉੱਤੇ ਬਣਿਆ ਚੇਤਨ ਦਾ ਘਰ ਬੇਹੱਦ ਸੁੰਦਰ ਤੇ ਪਹਾੜੀ ਬੰਗਲਿਆਂ ਵਾਂਗ ਹੀ ਸੀ। ਉੱਪਰ ਵਾਲੀ ਛੱਤ ਤੇ ਓਸਦਾ ਐਗਲੋ ਇੰਡੀਅਨ ਮਾਲਿਕ ਆਪ ਰਹਿੰਦਾ ਸੀ। ਬੜਾ ਰੰਗੀਨ ਮਿਜ਼ਾਜ ਤੇ ਅਲਬੇਲਾ ਨੌਂ ਜਵਾਨ ਸੀ ਓਹ ਸਾਰਾ ਸਾਰਾ ਦਿਨ ਓਹ ਆਪਣੇ ਦੋਸਤਾਂ ਮਿੱਤਰਾਂ ਨਾਲ ਬੈਂਡ ਵਜਾਉਂਦਾ ਤੇ ਨਾਚ ਕਰਦਾ ਜਿਤਨਾ ਚਿਰ ਅਸੀਂ ਚੇਤਨ ਕੋਲ ਬੈਠੇ ਰਹੇ ਉੱਪਰ ਲਕੜੀ ਵਾਲੀ ਛੱਤ ਉੱਤੇ ਜੋੜਿਆਂ ਦੇ ਨੱਚਣ ਦਾ ਖੜਾਕ ਹੁੰਦਾ ਰਿਹਾ। ਜੋ ਪਹਾੜੀ ਨਗਰ ਦੀ ਤਸਵੀਰ ਨੂੰ ਹੋਰ ਵੀ ਮੁਕੰਮਲ਼ ਕਰਦਾ ਸੀ ਉਸ ਐਗਲੋ ਇੰਡੀਅਨ ਦਾ ਨਾਮ ਸੀ ਗੁਰਨਾਨ, ਤਿੰਨ ਵਰੇ ਪਿੱਛੋਂ ਦੇਸ਼ ਦੀ ਅਜ਼ਾਦੀ ਆਈ ਤੇ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪਣੇ ਨੂੰ ਓਹ ਢਾਲਣ ਵਿੱਚ ਹੀ ਅਸਮਰੱਥ ਰਿਹਾ ਘਰ ਵਿੱਕ ਗਿਆ ਦੀ ਨੌਬਤ ਆ ਗਈ ਕੁਝ ਸਾਲਾਂ ਪਿੱਛੋਂ ਮੈਂ ਓਹਨੂੰ ਚੇਤਨ ਦੀ ਡਰਾਈਵਰੀ ਕਰਦੇ ਵੇਖਿਆ। ਹੁਣ ਓਹ ਇਸ ਸੰਸਾਰ ਵਿੱਚ ਨਹੀਂ ਪਰ ਜਦੋਂ ਮੈਂ ਉਸਨੂੰ ਯਾਦ ਕਰਦਾ ਹਾਂ ਇਕ ਗੈਰ ਮਾਮੂਲੀ ਤੇ ਹੱਦ ਦਰਜੇ ਦੇ ਅਣਖੀਲੇ ਕਿਰਦਾਰ ਦਾ ਚਹਿਰਾ ਸਾਹਮਣੇ ਆਉਂਦਾ ਹੈ, ਹੁਣ ਉਸਦਾ ਪੁੱਤਰ ਜਵਾਨ ਹੋ ਗਿਆ ਹੈ, ਚੇਤਨ ਦੀ ਫਿਲਮ ਹਕੀਕਤ ਵਿੱਚ ਓਹ ਕੈਮਰਾਮੈਨ ਸੀ। ਵੇਖਣ ਵਿੱਚ ਓਹ ਵੀ ਅੰਗਰੇਜ ਈ ਲੱਗਦਾ ਹੈ। ਪਰ ਪਿਓ ਨੂੰ ਹਿੰਦੁਸਤਾਨੀ ਬਣਨ ਵਿੱਚ ਜਿੰਨੀ ਤਕਲੀਫ ਹੋਈ ਉਸਨੂੰ ਨਹੀ ਹੋਈ ਮੇਰੇ ਦਿਲ ਵਿੱਚ ਉਸ ਲਈ ਬੜਾ ਪਿਆਰ ਹੈ। ਚੇਤਨ ਨਾਲ ਗੱਪਾਂ ਮਾਰਦਿਆਂ ਪਤਾ ਲੱਗਾ ਕੀ ਲੜਾਈ ਦੇ ਦੋਰਾਨ ਫਿਲਮੀ ਸੰਸਾਰ ਵਿੱਚ ਬੜੀਆਂ ਜਬਰਦਸਤ ਤਬਦੀਲੀਆਂ ਆਇਆਂ ਹਨ ਹ ਉਣਨ ਕੇਵਲ ਸਟੂਡੀਓ ਦੇ ਮਾਲਿਕ ਫਿਲਮਾਂ ਨਹੀਂ ਬਣਾਉਂਦੇ। ਤੇ ਨਾਂ ਹੀ ਐਕਟਰ ਜਾਣ ਡਾਇਰੈਕਟਰ ਤਨਖਾਹ ਲੈ ਕੇ ਕੰਮ ਕਰਦੇ ਹਨ। ਫਿਲਮਾਂ ਦੀ ਮੰਗ ਵੀ ਬਹੁਤ ਵੱਧ ਗਈ ਹੈ ਇਸ ਲਈ ਆਪ ਫਿਲਮ ਬਣਾਉਣ ਦੀ ਥਾਂ ਮਾਲਿਕ ਸਟੂਡੀਓ ਨੂੰ ਕਿਰਾਏ ਉੱਤੇ ਦੇ ਕੇ ਜਿਆਦਾ ਪੈਸੇ ਖਰਚ ਸਕਦਾ ਹੈ ਇੱਕ ਇੱਕ ਸਟੂਡੀਓ ਵਿਚ ਦਿਨੇ ਰਾਤਿ ਲਗਾਤਾਰ ਅੱਠ ਅੱਠ ਦੱਸ ਦੱਸ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ।

ਹਾਂਜੀ Hello ਸਤਿ ਸ੍ਰੀ ਅਕਾਲ ਠੀਕ ਠਾਕ ਹੋ ਹਾ ਠੀਕ ਠਾਕ ਸਾਰੇ ਤੂੰ ਸੁਣਾ ਅਮਰ ਤੈਨੂੰ ਹਮ ਮੋਟੋ ਵੀ ਠੀਕ ਹੈ ਮੋਟੋ ਕੋਲ ਜਾਣਾ ਹੀ ਮੈਂ ਅੱਜ ਤੇ ਮੈਂ ਤਾ ਤਿਆਰ ਹੋਈ ਆ ਸੂਬਾ ਅਸੀਂ ਗਏ ਨੇੜੇ ਬੱਬੂ ਕੋਲ ਮੈਨੂੰ ਛੇ ਸੱਤ ਸੌ ਰੁਪਇਆ ਤੇ ਕਿਹਾ ਚਲ ਜਾ ਆਉਦੀ ਆ

ਅਉ ਫਿਰ ਮੈਂ ਥੋੜੇ ਜਹੇ ਕਿਸੇ ਦੇ ਦੇਣੇ ਪੈਸੇ ਹੈ ਕੇਰਾ Photostate ਕਰਕੇ ਦੇਣਾ ਦੋ ਸੌ ਰੁਪਇਆ ਆਨੋ ਦਿੱਤਾ ਕੁਝ ਮੈਂ ਨਮਕੀਨ ਵਾਲੀਆਂ ਡੱਬੀਆ ਜਹੀਆਂ ਦੋ ਲੈ ਲਈਆਂ ਖਾਣੇ ਨੂੰ

ਡੋਗੇ ਲਏ ਫਰਜ਼ ਵਿੱਚ ਰੱਖਣ ਵਾਸਤੇ